ਇੱਕ ਬੰਦਾ ਸ਼ੇਵਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਲਾਈਟਾਂ ਜੱਗ ਰਹੀਆਂ ਨੇਂ ਪੱਖੇ ਲੱਗੇ ਹੋਏ ਹਨ।

ਇਸ ਪਿੱਚਰ ਵਿੱਚ ਸਾਨੂੰ ਬਹੁਤ ਸਾਰੇ ਮੋਬਾਈਲ ਦੇ--

ਦਿੱਸ ਰਹੀ ਹੈ ਮੋਬਾਈਲ ਦੇ ਚਾਰਜਰ ਹੈਡਫੋਨ ਟੰਗੇ ਹੋਏ ਦਿੱਸ ਰਹੇ ਹਨ ਏ_ਸੀ --

ਐਲਸੀਡੀ ਨਜ਼ਰ ਆ ਰਹੀ ਹੈ ਵੱਡੀਆਂ ਛੋਟੀਆਂ ਸਭ ਤੋਂ ਵੱਡੀ।

ਲੋਸ਼ਨ ਰੱਖੇ ਹੋਏ ਹਨ ਨਾਰੀਅਲ ਦਾ ਤੇਲ ਰੱਖਿਆ ਹੋਇਆ ਨਜ਼ਰ ਆ ਰਿਹਾ ਹੈ ਫੇਸ ਕਰੀਮ ਰੱਖੀ ਹੋਈ ਹੈ।

ਡਿਸ਼ ਟੀ_ਵੀ ਦਾ ਬੋਕਸ ਦਿਸ ਰਿਹਾ ਹੈ ਗਲਾਸ ਪਿਆ ਦਿਸ ਰਿਹਾ ਹੈ।

ਡੱਬੇ ਰੱਖੇ ਹੋਏ ਦਿਸ ਰਹੇ ਹਨ ਹੇਅਰ ਡਰਾਇਰ ਹੈ।

ਇਸ ਪਿਚਰ ਵਿੱਚ ਸਾਨੂੰ ਇੱਕ--

ਇਹ ਪਿਕਚਰ ਇੱਕ ਜਿੱਮ ਦੀ ਲੱਗ ਰਹੀ ਹੈ ਜਿੱਸ ਵਿੱਚ--

ਲੱਗੀਆਂ ਹੋਈਆਂ ਦਿੱਸ ਰਹੀਆਂ ਹਨ ਸ਼ੀਸ਼ਾ ਲੱਗਾ ਹੋਇਆ ਦਿੱਖ ਰਿਹਾ ਹੈ।

ਇਹ ਪਿਚਰ ਇਕ ਮੈਡੀਕਲ ਸ਼ਾਪ ਦੀ ਲੱਗ ਰਹੀ ਹੈ।

ਕਰਾਫਟ ਦਾ ਕੰਮ ਕਰਦੇ ਹੋਏ ਦਿਸ ਰਹੇ ਹਨ ਟੀਚਰ ਬੱਚਿਆਂ ਨੂੰ।

ਕਲਰ ਪਏ ਹੋਏ ਹਨ ਚਾਟ ਪੇਪਰ ਪਿਆ ਦਿੱਸ ਰਿਹਾ ਹੈ।

ਇੱਕ ਲੇਡੀਜ਼ ਸਿਤਾਰ ਵਜਾਉਂਦੀ ਨਜ਼ਰ ਆ ਰਹੀ ਐ ਇੱਕ ਮਾਈਕ ਤੇ ਗਾਣਾ ਗਾਂਦੀ ਨਜ਼ਰ ਆ ਰਹੀ ਐ।

ਇੱਕ ਬੰਦਾ ਤਬਲਾ ਵਜਾਉਂਦਾ ਹੋਇਆ ਦਿਸ ਰਿਹਾ ਹੈ ਡੈਕੋਰੇਸ਼ਨ ਕੀਤੀ--

ਇਹ ਪਿਚਰ ਇੱਕ ਬੁੱਕ ਸਟੋਰ ਦਾ ਲੱਗ ਰਿਹਾ ਹੈ।

ਹਰਿਆ ਭਰਿਆ ਘਾਹ ਦਾ ਮੈਦਾਨ ਦਿਸ ਰਿਹਾ ਪਾਣੀ ਵਾਲੀ ਟੈਂਕੀ ਨਜ਼ਰ ਆ ਰਹੀ ਹੈ ਸਟਰੀਟ ਲਾਈਟ ਲੱਗੀ ਹੋਈ ਹੈ।

ਇੱਥੇ ਵਾਈਟ ਕਲਰ ਦਾ ਬੋਰਡ ਲੱਗਿਆ ਹੋਇਆ ਦਿਸ ਰਿਹਾ ਕੁਰਸੀਆਂ ਨਾਲ ਟੇਬਲ ਅਟੈਚ ਕੀਤੇ ਹੋਏ ਹਨ।

ਲਾਈਟਾਂ ਜੱਗਦੀਆਂ ਦਿਸ ਰਹੀਆਂ ਹਨ ਗੱਡੀ ਖੜੀ ਹੋਈ ਦਿਸ ਰਹੀ ਹੈ ਗੱਡੀ ਦਾ ਕਲਰ ਵਾਈਟ ਹੈ।

ਪਿੱਚਰ ਵਿੱਚ ਸਾਨੂੰ ਇੱਕ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਦਿਸ ਰਿਹਾ ਹੈ।

ਕਈ ਲੋਕ ਟੇਬਲ ਉੱਤੇ ਬੈਠ ਕੇ ਖਾਣਾ ਖਾ ਰਹੇ ਹਨ ਕੁਝ ਲੋਕ ਬਹਿ ਕੇ ਗੱਲਾਂ ਕਰਦੇ ਹੋਏ ਦਿਸ ਰਹੇ--

ਦਿਸ ਰਹੀਆਂ ਹਨ ਲਾਈਟਾਂ ਜਗਦੀਆਂ ਦਿਸ ਰਹੀਆਂ ਹਨ ਏਸੀ ਲੱਗਿਆ ਹੋਇਆ ਹੈ।